ਬਦਨ ਤੇ ਮਿਆਰ ਲੈਲਾ ਮਜਨੂ ਅਰਦਾਸ ਬਖਸ਼ਹੀ ਬਦਿਆ ਉੱਲ ਜਮਨਾਲ ਭਗਤ ਕਿੱਸਾ, ਭਗਤ ਕਿੱਸਾ ਸੋਹਣੀ ਮਹੀਵਾਲ ਭਗਤ ਕਿੱਸਾ ਸੋਹਣੀ ਮਹਿਵਾਲ ਰਾਜਾ ਰਾਣੀ ਕੋਕਿਲਾ ਵੀਰ ਸਿੰਘ ਗੰਗਾ ਰਾਮ ਕਵੀ ਸੁਣਦਾ ਭਗਵਾਨ ਸਿੰਘ eighteen forty two ਤੋਂ nineteen zero two ਈਸਵੀ ਠੀਕ ਏ ਜੀ ਸੂਫੀ ਕਾਵਿ ਪ੍ਰੰਪਰਾ ਬਾਰੇ ਤੁਹਾਡੇ ਕੀ ਕਹਿਣੇ ਨੇ?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 ਬੁੱਲੇ ਸ਼ਾਹ ਕਾਫ਼ੀਆਂ ਬਾਰਮਾਂ, ਅਠਵਾਰਾਂ, ਤਲਖ਼~ ਅਹ ਮਕਤਾਂ ਮੀ~ ਮੀਰਾਂ, ਸ਼ਾਹ ਜਲੰਧਰੀ, ਖਾਜੂ ਗੁਲਾਮ ਫ਼ਰੀਦ ਠੀਕ ਏ ਜੀ ਧਾਰਮਿਕ ਕਾਲ ਪ੍ਰੰਪਰਾ?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 ਬਾਰਾਮਾਂਹ ਸ਼੍ਰੀ ਰਾਮ ਚੰਦਰ ਜੀ ਕ੍ਰਿਸ਼ਨ ਕਵੀ, ਕ੍ਰਿਸ਼ਨ ਲੀਲਾ ਮਿੱਠੜੇ, ਸਿੱਖ ਕਵੀ, ਭਾਰਤੀ ਕਵੀ ਠੀਕ ਏ ਜੀ ਸੰਪਰਦਾਵਾਂ ਦੀ ਕਾਵਿ ਸਾਧਨਾ ਬਾਰੇ ਤੁਹਾਡੇ ਕੀ ਕਹਿਣੇ ਨੇ?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 ਮਨੋਰੋਥ ਵਿਚਕਾਰ ਭਾਗਾਂ ਵਸਤੂ ਵਾਦੀ ਵਿਦਾ ਸੰਥੀਵਨੀ ਸੰਪਰਦਾਈ ਸੰਤਬਾਣੀ ਭਾਈ

ਦਰਸ਼ਨ ਭਾਈ ਦੁਖਭਜਨ ਭਾਈ ਸਹਿਜ ਰਾਮ ਸੇਵਾ ਪੰਥ ਦਾ ਚੰਦ ਬੁੱਧ ਇਤਿਹਾਸ ਗੁਲਾਬਦਾਸੀ ਧਰਮਪ੍ਰਚਕਾਰ ਲਹਿਰਾਂ ਦਾ ਵਿਕਾਸ ਈਸਾਈ ਮਾਤਰ ਦੀ ਪ੍ਰਚਾਰ ਲਹਿਰਾਂ, ਸਿੱਖ ਧਰਮ ਉਦਾਰ ਸੰਬੰਧੀ ਲਹਿਰਾਂ, ਸਿੰਘ ਸਭਾ ਲਹਿਰ, ਗੋਰ ਸਿੱਖ ਲਹਿਰਾਂ ਪੰਜਾਬੀ ਸਹਿਤ ਦਾ ਸਰੋਤ ਮੂਲਕ ਇਤਿਹਾਸ ਭਾਗ ਤੀਜਾ, ਪੂਰਬ ਮੱਧ ਕਾਲ ਦੋ doctor ਰਤਨ ਸਿੰਘ ਜੱਗੀ

ਕੱਚੀ ਬਾਣੀ ਨਿਰਵਾਉਣ ਭਗਤੀ ਕਵੀ ਪ੍ਰਚਾਰ ਨਿਰਗੁਣ ਸ਼ਗੁਨ ਮਿਸ਼੍ਰਿਤ ਭਗਤੀ ਪ੍ਰੰਪਰਾ ਸੁਗਨ~ ਸੁਗਨਵਾਦੀ ਭਾਰਤੀ ਕਵੀ ਪ੍ਰੰਪਰਾ, ਐਤਵਾਰ ਪ੍ਰਬੰਧਿਤ ਕਵੀ ਪ੍ਰੰਪਰਾ ਸੂਫੀ ਕਵੀ ਪ੍ਰੰਪਰਾ ਕਿੱਸਾ ਕਵੀ ਅਤੇ ਵੀਰ ਕਵੀ ਪਰੰਪਰਾ ਦਾ ਵਰਨਣ ਕਰ ਰਹੇ ਹਨ

ਜਰੂਰ ਜੀ ਕੱਚੀ ਬਾਣੀ ਤੋਂ ਭਾਵ ਉਹ ਭਗਤੀ ਕਵੀ ਜੋ ਗੁਰੂ ਨਾਨਕ ਜੀ ਦੇ ਨਾਂ ਨਾਲ ਪ੍ਰਚਲਿਤ ਕਰ ਦਿੱਤਾ ਗਿਆ ਅਤੇ ਜਿਹੜਾ ਦੂਜਾ ਅਤੇ ਤੀਜਾ ਗੁਰ~ ਗੁਰੂ ਸਾਹਿਬਾਨ ਦੇ ਵੇਲੇ ਤਕ ਜਾਰੀ ਰਿਹਾ। ਨਾਨਕ ਨਾਮ ਵਰਤਣ ਦੇ ਸਾਰਧਨਾਂ ਵਿਚਾਰਾਂ ਨੂੰ ਘਟੀਆ ਸ਼ੈਲੀ ਪ੍ਰਚਲਿਤ ਕੀਤਾ ਗਿਆ ਗੁਰੂ ਸਹਿਤ, ਗੁਰੂ ਸਾਹਿਬ ਤੋਂ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

ਦੀ ਖੁੱਲ ਕੇ ਵਰਤੋਂ ਕੀਤੀ ਗਈ ਇਸ ਲਈ ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਸਚੀ ਬਾਣੀ ਪੜ੍ਹਨ ਦੀ ਪ੍ਰੇਰਨਾ ਦਿੰਦੇ ਹੋਏ ਆਖਿਆ ਸੀ ਸਿੱਖ ਸਤਿਗੁਰ

ਹੋਰ ਜੀ ਤੁਹਾਨੂੰ ਕਿੱਦਾਂ ਲੱਗਿਆ ਫਿਰ?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

ਸਤਿ ਸ੍ਰੀ ਅਕਾਲ ਜੀ ਮੈਂ ਹਰਕਿਰਨਪ੍ਰੀਤ ਕੌਰ ਮੈਂ ਪਿੰਡ ਦੀ ਰਹਿਣ ਵਾਲੀ ਹਾਂ ਮੇਰਾ ਅੱਜ ਦਾ ਵਿਚਾਰ ਹੈ ਦੇਸ ਦਾ ਪਿਆਰ, ਦੇਸ ਪਿਆਰ ਦੇ ਅਰਥ, ਦੇਸ ਪਿਆਰ ਦਾ ਅਰਥ ਹੈ, ਆਪਣੇ ਦੇਸ਼ ਦੇ ਲੋਕਾਂ, ਦੇਸ਼ ਦੀ ਮਿੱਟੀ,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 ਆਪਣੀ ਮਾਂ ਭੂਮੀ ਜਾਂ ਆਪਣੇ ਦੇਸ਼ ਨਾਲ ਪਿਆਰ ਦਾ ਜਜ਼ਬਾ ਕੇਵਲ ਮਨੁੱਖ ਵਿੱਚ ਹੀ ਨਹੀਂ, ਸਗੋਂ ਜੀਵ-ਜੰਤੂਆਂ ਵਿਚ ਵੀ ਹੈ, ਜਿੱਥੇ ਕੋਈ ਜੀਵ-ਜੰਤੂ ਰਹਿੰਦਾ ਹੈ, ਜਿਸਦੇ ਆਲੇ-ਦੁਆਲੇ ਵਿੱਚ ਉਹ ਭੋਜਨ ਖਾਂਦਾ ਤੇ ਪੀਂਦਾ ਪਾਣੀ ਹੈ, ਤੇ ਜਿੱਥੇ ਉਹ ਘਰ ਬਣਾ ਕੇ ਰਹਿੰਦਾ ਹੈ, ਉਸ ਜਗਾ ਨਾਲ ਉਸ ਦਾ ਕੁਦਰਤੀ ਤੌਰ 'ਤੇ ਪਿਆਰ ਹੁੰਦਾ ਹੈ, ਪਸ਼ੂ-ਪੰਛੀ ਆਪਣੇ ਭੋਜਨ ਦੀ ਭਾਲ ਵਿੱਚ ਆਪਣੇ ਘਰਾਂ ਤੋਂ ਬਹੁਤ ਦੂਰ ਨਿਕਲ ਜਾਂਦੇ ਹਨ, ਪਰ ਸ਼ਾਮੀਂ ਉਹ ਘਰ ਵਿੱਚ ਆ ਕੇ ਸਾਹ ਲੈਂਦੇ ਹਨ, ਇਸ ਪ੍ਰਕਾਰ ਦੀ ਮਾਤ-ਭੂਮੀ ਨੂੰ ਪਿਆਰ ਕਰਨਾ ਦਾ ਜਜ਼ਬਾ ਹਰ ਵਿਅਕਤੀ ਨੂੰ ਕੁਦਰਤੀ ਹੀ ਹੁੰਦਾ ਹੈ, ਜਿਸ ਦੇਸ਼ ਦੀ ਮਿੱਟੀ ਤੋਂ ਅਸੀਂ ਪੈਦਾ ਹੋਏ ਹਾਂ, ਜਿਸ ਦਾ ਦੁੱਧ ਪੀ-ਪੀ ਕੇ, ਅੰਨ ਖਾ-ਖਾ ਕੇ ਪਲੇ ਹਾਂ, ਉਸ ਨੂੰ ਅਸੀਂ ਸੁਭਾਵਕ ਹੀ ਪਿਆਰ ਕਰਦੇ ਹਾਂ, ਜਿਸ ਇਨਸਾਨ ਵਿਚ ਦੇਸ਼ ਪਿਆਰ ਦਾ ਜਜ਼ਬਾ ਨਹੀਂ, ਉਹ ਗੱਦਾਰ, ਅਣਖਹੀਣ ਅਤੇ ਮੁਰਦਾ ਹੈ।

ਜੇਕਰ ਸਾਡੇ ਦੇਸ਼ ਕਿਸੇ ਸੰਕਟ ਵਿਚ ਹੈ, ਤਾਂ ਅਸੀਂ ਪਹਿਲਾਂ ਸੰਕਟ ਵਿਚ ਹੁੰਦੇ ਹਾਂ ਸਾਡਾ ਦੁੱਖ-ਸੁੱਖ, ਖ਼ੁਸ਼ੀ, ਗ਼ਮੀ ਸਭ ਕੁੱਝ ਦੇਸ਼ ਨਾਲ ਹੀ ਵਾਂਝਾ ਪਿਆ ਹੈ ਇਸ ਲਈ ਹਰ ਦੇਸ਼-ਵਾਸੀ ਲਈ ਦੇਸ਼-ਪਿਆਰ ਵਿੱਚ ਇਕ ਜ਼ਰੂਰੀ ਚੀਜ਼ ਹੈ, ਦੇਸ਼ ਨੂੰ ਪਿਆਰ ਕਰਨਾ ਮਨੁੱਖ ਦਾ ਨਿੱਜੀ ਕਰਤੱਵ ਹੈ ਅਤੇ ਇਸ ਵਿੱਚ ਉਸ ਦਾ ਤੇ ਉਸ ਦੇ ਪਰਿਵਾਰ ਦਾ ਭਲਾ ਤੇ ਉਸ ਦੀ ਸੰਪਤੀ ਦਾ ਬਚਾ ਹੈ।

ਪਰ ਦੇਸ਼-ਭਗਤ ਵਿੱਚ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਕੱਟਣ ਲਈ ਘੋਲ ਕਰਦੇ ਹਨ, ਕੈਦਾਂ ਕੱਟਦੇ ਹਨ ਤੇ ਫਾਂਸੀਆਂ ਦੇ ਰੱਸੇ ਚੁੰਮਦੇ ਹਨ। ਦੇਸ਼-ਪਿਆਰ ਦੇ ਜ਼ਜਬੇ ਨੇ ਹੀ ਗੁਲਾਮੀਆਂ ਦੀਆਂ ਜ਼ੰਜੀਰਾਂ ਨੂੰ ਤੋੜ ਕੇ ਹਿੰਦੁਸਤਾਨ ਨੂੰ ਆਜ਼ਾਦ ਕਰਵਾਇਆ ਸੀ ਤੇ ਸੈਂਕੜੇ ਹਿੰਦੀਆਂ ਨੇ ਹੱਸ-ਹੱਸ ਕੇ ਸਾਮਰਾਜੀ ਦੀਆਂ ਕੈਦਾਂ ਭੁਗਤੀਆਂ, ਫਾਂਸੀਆਂ ਛੁੱਟੀਆਂ ਤੇ ਦੁੱਖ ਸਹਾਰੇ ਦੇਸ਼-ਭਗਤੀ ਦੀ ਭਾਵਨਾ ਤੋਂ ਬਿਨਾਂ ਕੋਈ ਕੌਮ ਆਪਣੇ ਦੇਸ਼ ਦੀ ਕਿਸੇ ਕਾਰ ਦੀ ਉੱਨਤੀ ਨਹੀਂ ਕਰ ਸਕਦੀ, ਭਾਰਤ ਦਾ ਦੇਸ਼ ਭਗਤ ਦੇ ਕਾਰਨਾਮਿਆਂ ਨਾਲ ਭਰਪੂਰ ਇਤਿਹਾਸ, ਭਾਰਤ ਦਾ ਇਤਿਹਾਸ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨਾਲ ਭਰਿਆ ਪਿਆ ਹੈ ਜਦੋਂ ਬਾਬਰ ਨੇ ਭਾਰਤ ਉੱਤੇ ਹਮਲਾ ਕੀਤਾ ਤਾਂ ਉਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੀ ਫ਼ੌਜ ਕੀਤੀ ਸੀ, ਲੁੱਟ-ਖਸੁੱਟ ਤੇ ਇਸਤਰੀਆਂ ਦੀ ਬੇ-ਪਤੀ ਦੇ ਵਿਰੁੱਧ ਕਰੜੀ ਅਵਾਜ਼ ਉਠਾਈ ਸੀ, ਇਸ ਦੇ ਰੱਬ ਕੋਲ ਰੋਸ ਪ੍ਰਗਟ ਕੀਤਾ ਤੇ ਕਿਹਾ, ਖ਼ੁਰਾਸਾਨ ਖ਼ੁਸਮਾਨਾ ਕੀਆ, ਹਿੰਦੁਸਤਾਨ ਡਰਾਇਆ ਏਤੀ ਮਾਰ ਪਈ ਤੈਂ ਕੀ ਦਰਦ ਨਾ ਆਇਆ। ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਅਤੇ ਗੁਰੂ ਤੇਗ਼ ਬਹਾਦਰ ਜੀ ਨੇ ਦੇਸ਼-ਪਿਆਰ ਦੇ ਜਜ਼ਬੇ ਅਧੀਨ ਭਾਰਤੀ ਕੌਮ ਤੇ ਧਰਮ ਦੀ ਰੱਖਿਆ ਲਈ ਹਕੂਮਤ ਜਬਰ ਨੂੰ ਖਿੜੇ ਮੱਥੇ ਸਹਾਰਦੇ ਹੋਏ ਕੁਰਬਾਨੀਆਂ ਦਿੱਤੀਆਂ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਰਤੀ ਕੌਮ ਨੂੰ, ਜਾਬਰ ਹਕੂਮਤ ਤੇ ਜਬਰ ਤੋਂ ਬਚਾਉਣ ਲਈ ਆਪਣੇ ਮਾਤਾ-ਪਿਤਾ ਦੀ ਕੁਰਬਾਨੀ ਦਿੱਤੀ, ਖ਼ਾਲਸਾ ਪੰਥ ਦੀ ਸਾਜਨਾ ਕੀਤੀ, ਆਪਣੇ ਬੱਚੇ ਸ਼ਹੀਦ ਕਰਵਾਏ ਅਤੇ ਹੋਰ ਕਈ ਪ੍ਰਕਾਰ ਦੀਆਂ ਕੁਰਬਾਨੀਆਂ ਦਿੱਤੀਆਂ ਤੇ ਕਸ਼ਟ ਸਹੇ, ਇਸ ਪ੍ਰਕਾਰ ਹੀ ਰਾਣਾ ਪ੍ਰਤਾਪ ਤੇ ਸ਼ਿਵਾ ਜੀ ਮਰਹੱਟਾ ਦੇ ਮੁਗ਼ਲ ਸ਼ਾਸਕਾਂ ਵਿਰੁੱਧ ਕੁਰਬਾਨੀਆਂ ਭਰੇ ਘੋਲ ਦੇਸ਼ ਪਿਆਰ ਦੀਆਂ ਜਿਉਂਦੀਆਂ ਜਾਗਦੀਆਂ ਉਦਾਹਰਨਾਂ ਹਨ, ਅਠਾਰਾਂ ਸੌ ਸਤਵੰਜਾ ਈਸਵੀ ਦੀ ਆਜ਼ਾਦੀ ਦੀ ਪਹਿਲੀ ਜੰਗ, ਸਤਾਰਾਂ ਤ~ ਅਹ ਅਠਾਰਾਂ ਸੌ ਸਤਵੰਜਾ ਵਿੱਚ ਅੰਗਰੇਜ਼ੀ ਸਾਮਰਾਜ ਵਿਰੁੱਧ ਅਜ~

ਸੰਘਰਸ਼ ਕੀਤੇ, ਉਨ੍ਹਾਂ ਦੀਆਂ ਕੁਰਬਾਨੀਆਂ ਨੇ ਇੱਕ ਵਾਰ ਤਾਂ ਅੰਗਰੇਜ਼ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ, ਦੇਸ਼ ਵਿਚ ਅੰਗਰੇਜ਼ ਦੀ ਗੁਲਾਮੀ ਵਿਰੁੱਧ ਘੋਲ, ਇਸ ਤੋਂ ਮਗਰੋਂ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 ਸਿਰਲੱ~ ਸਿਰਲੱਥਾਂ ਤੇ ਅਜ਼ਾਦ ਹਿੰਦ ਫ਼ੌਜ ਦੇ ਸੰਭਾਸ਼ ਚੰਦਰ ਬੋਸ ਵਰਗੇ ਮਹਾਨ ਯੋਧਿਆਂ ਨੇ ਦੇਸ਼-ਭਗਤੀ ਦੇ ਜਜ਼ਬੇ ਅਧੀਨ ਦੇਸ਼ ਦੀ ਅਜ਼ਾਦੀ ਦਾ ਅਜਿਹਾ ਬਿਗਲ ਵਜਾਇਆ, ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਨੂੰ ਆਪਣਾ ਗੁਲਾਮ ਦੇਸ਼ ਅੰਗਰਾ~ ਅੰਗਰੇਜ਼ਾਂ ਦੇ ਪੰਜੇ ਵਿੱਚੋਂ ਛੁਡਾ ਲਿਆ, ਇਨ੍ਹਾਂ ਦੇਸ਼-ਭਗਤਾਂ ਨੇ ਦੇਸ਼ ਦੀ ਅਜ਼ਾਦੀ ਦਾ ਘੋਲ ਘੁਲਦਿਆਂ ਆਪਣੀਆਂ ਜਾਨਾਂ ਜਾਇਦਾਦਾਂ ਦੀ ਪ੍ਰਵਾਹ ਨਹੀਂ ਕੀਤੀ। ਇਨ੍ਹਾਂ ਦੇ ਕੁਰਬਾਨੀਆਂ ਕਰਨ ਕਰਕੇ ਹੀ ਅਸੀਂ ਅੱਜ ਆਪਣਾ ਦੇਸ਼ ਅਜ਼ਾਦ ਕਰਵਾ ਸਕੇ ਹਾਂ, ਅਜ਼ਾਦ ਭਾਰਤ ਵਿੱਚ ਦੇਸ਼-ਭਗਤੀ, ਅੱਜ ਹਿੰਦੁਸਤਾਨ ਅਜ਼ਾਦ ਹੋ ਚੁੱਕਾ ਹੈ। ਇਸ ਵਿਚ ਲੋਕ-ਰਾਜ ਸਥਾਪਤ ਹੋਇਆ ਹੈ, ਹੁਣ ਭਾਰਤ ਵਿੱਚ ਲੋਕ-ਰਾਜ ਦੀਆਂ ਨੀਂਹਾਂ ਨੂੰ ਮਜ਼ਬੂਤ ਰੱਖਣ ਲਈ, ਜਿੱਥੇ ਦੇਸ਼ ਦੇ ਵੈਰੀ ਚੀਨ ਅਤੇ ਪਾਕਿਸਤਾਨ ਦੇ ਦੰਦ ਭੰਨਣ ਲਈ ਤਿਆਰ ਰਹਿਣਾ ਚਾਹੀਦਾ ਹੈ, ਉੱਥੇ ਸਮਾਜਿਕ ਅਤੇ ਆਰਥਿਕ ਉੱਨਤੀ ਕਰਨ ਲਈ ਉੱਦਮ ਕਰਨ ਦੀ ਲੋੜ ਹੈ ਦੇਸ਼ ਵਿੱਚ ਭੁੱਖ, ਨੰਗ, ਮਹਿੰਗਾਈ, ਬੇਕਾਰੀ, ਮਦਹੀਨ, ਕੁਰਪਸ਼ਨ, ਵੱਧਦੀ ਹੋਈ ਆਬਾਦੀ, ਅੰਨ ਦੀ ਬੁੜ, ਅਨਪੜਤਾ ਅਤੇ ਫ਼ਿਰਕਾਪ੍ਰਸਤੀ ਨੂੰ ਖਤਮ ਕਰਨ ਲਈ ਘੋਲ ਅਤੇ ਮਿਹਨਤ ਕਰਨ ਦੀ ਵੀ ਲੋੜ ਹੈ। ਇਹ ਘੋਲ ਕਰਨਾ ਹੀ ਇੱਕ ਮਹਾਨਤਾ ਦੇਸ਼-ਭਗਤੀ ਹੈ, ਸਾਡੀ ਅਜਾਦੀ ਦਾ ਕੁਰਬਾਨੀਆਂ ਨਾਲ ਭਰਿਆ ਇਤਿਹਾਸ ਸਾਨੂੰ ਇਹ ਹੀ ਸਬਕ ਦਿੰਦਾ ਹੈ ਕਿ ਸਾਨੂੰ, ਇਸ ਵਿੱਚੋਂ ਭੁੱਖ, ਨੰਗ, ਗਰੀਬੀ ਤੇ ਭ੍ਰਿਸ਼ਟਾਚਾਰ ਵਰਗੀਆਂ ਲਾਹਨਤਾਂ ਦਾ ਖ਼ਾਤਮਾ ਕਰਨ ਲਈ ਅਜਿਹਾ ਹੀ ਘੋਲ ਕਰਨਾ ਚਾਹੀਦਾ ਹੈ ਜਿਸ ਨੇ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜ ਦਿੱਤਾ ਸੀ ਅੰਤਰ-ਰਾਸ਼ਟਰਵਾਦ ਪਰ ਅੱਜ ਦੇ ਜ਼ਮਾਨੇ ਵਿੱਚ ਦੇਸ਼-ਭਗਤੀ ਨੂੰ ਤੰਗ-ਦਿਲੀ ਵੀ ਸਮਝਿਆ ਜਾਂਦਾ ਹੈ, ਇਸ ਦੇ ਛੇ ਸੰਸਾਰ ਵਿੱਚ ਅੰਤਰ-ਰਾਸ਼ਟਰਵਾਦ ਵੱਲ ਵਧਣ ਦੇ ਵਿਚਾਰ ਵਧੇਰੇ ਫਲ ਫੁੱਲ ਰਹੇ ਹਨ ਕਿਉਂਕਿ ਅੱਜ-ਕੱਲ੍ਹ ਇਹ ਅਨੁਭਵ ਕੀ ਜਾ ਰਿਹਾ ਹੈ ਕਿ ਦੇਸ਼-ਭਗਤ ਦੇ ਅੰਨ੍ਹੇ ਜਜ਼ਬੇ ਅਧੀਨ ਮਨੁੱਖ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਗੁਲਾਮ ਕਰਨ, ਉਨ੍ਹਾਂ ਨੂੰ ਘਟੀਆ ਸਮਝਦਾ ਹੈ ਤੇ ਮਾਰਨ ਤੋਂ ਸੰਕੋਚ ਨਹੀਂ ਕਰਦੇ। ਇਸ ਤਰ੍ਹਾਂ ਇਹ ਜਜ਼ਬਾ ਅੱਤਵਾਦੀ ਹੋ ਕੇ ਸਮੁੱਚੀ ਮਨੁੱਖਤਾ ਲਈ ਖ਼ਤਰਨਾਕ ਬਣ ਜਾਂਦਾ ਹੈ, ਜਿਵੇਂ ਅੰਗਰੇਜ਼ ਕੌਮ ਨੇ ਇਹ ਬਹੁਤ ਸਾਰੇ ਦੇਸ਼ ਗੁਲਾਮਾਂ ਨੂੰ ਬਣਾਇਆ ਸੀ, ਜਾਂ ਅਮਰੀਕਾ ਅਤੇ ਫ਼ੌਜੀਆਂ ਨੂੰ ਵੀਅਤਨਾਮ ਆਦਿ ਵਿੱਚ ਲ~ ਲੜਾਉਂਦੇ ਰਹੇ, ਅਜਿਹੀ ਦੇਸ਼-ਭਗਤੀ ਨੂੰ ਗੁਨਾਹ ਅਤੇ ਪਾਪ ਆਖਣਾ ਚਾਹੀਦਾ ਹੈ ਜ਼ਰੂਰੀ ਚੀਜ਼ਾਂ ਵੀ ਦੇਸ ਭਗਤੀ ਮਨੁੱਖ ਲਈ ਇੱਕ ਬਹੁਤ ਜ਼ਰੂਰੀ ਅਤੇ ਖ਼ਾਸ ਲੋੜੀਦੀਂ ਵਸਤੂ ਹੈ ਇਸਦੇ ਹੋਣ ਨਾਲ ਹੀ ਦੇਸ ਹਰ ਪੱਖ ਤੋਂ ਤਰੱਕੀ ਕਰ ਸਕਦਾ ਹੈ, ਤੇ ਉਸਦੀ ਰੱਖਿਅਤ ਕੀਤੀ ਜਾ ਸਕਦੀ ਹੈ। ਦੇਸ਼ ਪਿਆਰ ਦੀ ਖਿੱਚ, ਭਾਰਤੀ ਇਤਿਹਾਸ ਤੇ ਦੇਸ਼ ਪਿਆਰ ਦਾ, ਪਿਆਰ ਦਾ ਨਸ਼ਾ, ਦੇਸ਼ ਭਗਤਾਂ ਦੀਆਂ ਉਦਾਹਰਨਾਂ, ਵਿਦੇਸ਼ਾਂ ਵਿੱਚ ਦੇਸ਼ ਪਿਆਰ ਦੀ ਉਦਾਹਰਨ, ਅਜ਼ਾਦ ਭਾਰਤ ਵਿੱਚ ਦੇਸ਼ ਪਿਆਰ। ਦੇਸ਼ ਪਿਆਰ ਦਾ ਅਰਥ ਆਪਣੇ ਦੇਸ਼ ਦੇ ਲੋਕਾਂ, ਦੇਸ਼ ਦੀ ਮਿੱਟੀ, ਪਹਾੜਾਂ, ਦਰਿਆਵਾਂ, ਸੱਭਿਆਚਾਰਕ ਤੇ ਮਾਂ ਬੋਲੀ ਦਾ ਨੂੰ ਪਿਆਰ ਕਰਨਾ, ਦੇਸ਼ ਦੀ ਉੱਨਤੀ ਤੇ ਖੁਸ਼ਹਾਲੀ ਲਈ ਕੰਮ ਕਰਨਾ, ਕੋਈ ਅਜਿਹਾ ਕੰਮ ਨਾ ਕਰਨਾ, ਜਿਸ ਨਾਲ ਦੇਸ਼ ਨੂੰ ਹਾਨੀ ਹੋਵੇ, ਦੇਸ਼ ਪਿਆਰ ਦੇ ਰੰਗ ਵਿੱਚ ਰੰਗਿਆ ਹੋਇਆ ਵਿਅਕਤੀ ਦੇਸ਼ ਦੇ ਕਿਣਕੇ-ਕਿਣਕੇ ਨੂੰ ਸ਼ਾਹੀ ਮਹੱਲਿਆਂ ਨਾਲੋਂ ਵੱਧ ਪਿਆਰ ਕਰਦਾ ਹੈ, ਉਸ ਲਈ ਹਰ ਪ੍ਰਕਾਰ ਲਈ ਕੁਰਬਾਨੀ ਕਰਨ ਲਈ ਤਿਆਰ ਰਹਿੰਦਾ ਹੈ, ਦੇਸ਼ ਪਿਆਰ ਦੀ ਖਿੱਚ, ਆਪਣੇ ਦੇਸ਼ ਨਾਲ ਪਿਆਰ ਇੱਕ ਅਜਿਹਾ ਕੁਦਰਤੀ ਜ਼ਜ਼ਬਾ ਹੈ ਜੋ ਸਹਿਜ-ਸੁਭਾਅ ਹੀ ਹਰ ਦੇਸ਼ਵਾਸੀ ਦੇ ਮਨ ਵਿੱਚ ਵੱਸ ਜਾਂਦਾ ਹੈ।

Hello

ਸਤਿ ਸ਼੍ਰੀ ਅਕਾਲ ਦੀ

ਬਸ ਵਧੀਆ ਤੁਸੀ ਸੁਣਾਓ ਹਾਂਜੀ ਮੈਂ ਵੀ ਵਧੀਆ ਠੀਕ ਠਾਕ, ਹੋਰ ਕੀ ਕਰ ਰਹੇ ਕੁਛ ਨੀ ਬਸ ਸੋਚ ਰਹੇ ਸੀ ਕਿਤੇ ਘੁੰਮਣ ਜਾਣ ਦਾ

ਪੰਜਾਬ ਕਦੇ ਗਈ ਨੀ ਮੈਂ ਪੰਜਾਬ ਬਾਰੇ ਸੁਣਿਆ ਹੀ ਆ ਬਸ

ਪੰਜਾਬ ਦੇ ਵਿੱਚ ਵੀ ਆਪਣੇ ਬਹੁਤ ਜਗ੍ਹਾ ਨੇ explore ਕਰਨ ਨੂੰ ਆਪਾ ਜਾ ਸਕਦੇ ਆ ਘੁੰਮਣ ਪੰਜਾਬ, ਚੰਡੀਗੜ੍ਹ ਹੋ ਗਿਆ ਹਨਾਂ ਅਹ ਤੇ

ਤੇ ਆਪਾਂ ਚਲੀਏ ਅਗਰ ਅੰਮ੍ਰਿਤਸਰ ਜਾਈਏ ਤਾਂ ਅੰਮ੍ਰਿਤਸਰ ਵੀ ਜਲ੍ਹਿਆਂਵਾਲਾ ਬਾਗ ਹੈਗਾ ਗੋਬਿੰਦ ਕੋਟ ਹੈਗੇ

ਹਾਂਜੀ

ਤੇ ਜਿਦਾਂ ਦਰਬਾਰ ਸਾਹਿਬ ਦੇ ਲਾਗੇ ਲਾਗੇ ਪੈ ਜਾਂਦਾ ਨਾ ਹਰਮਿੰਦਰ ਸਾਹਿਬ ਦੇ ਲਾਗੇ ਜਿਵੇਂ

ਤੇ ਕਹਿੰਦੇ ਆ ਮਤਲਬ ਜਲ੍ਹਿਆਂਵਾਲਾ ਬਾਗ ਚਲੇ ਜਾਓ ਹੁਣ ਵੀ

ਤੇ ਅੱਖਾਂ ਲਾਗੇ ਉਹੀ ਚੀਜਾਂ ਆਉਣ ਲੱਗ ਜਾਂਦੀਆਂ

ਹਾਂਜੀ ਉਹਨਾਂ ਨੇ ਹੁਣ ਤਾਂ ਬਹੁਤ ਸਾਰੇ ਹੀ total ਹੀ change ਕਰਤਾ new ਬਣਾਇਆ ਪੂਰਾ

ਕਈ ਉਹਨਾਂ ਨੇ ਕਈ ਕਲਾਕ੍ਰਿਤੀ ਬਣਾਈਆਂ ਨੇ ਗੀਆਂ side ਤੇ ਜਿਹੜੀ ਅਮਰ ਜੋਤ ਸੀ ਗੀ ਤੇ ਉਹ ਵੀ side ਤੇ ਕਰਕੇ ਬਹੁਤ ਵਧੀਆ ਤਰੀਕੇ ਨਾਲ ਕਿਉਂਕਿ ਲੋਕ ਨਾ ਚੜ ਚੜ ਕੇ ਉੱਪਰ pictures ਕਰਵਾਉਂਦੇ ਸੀ ਤੇ

ਤਾਂ ਕਰਕੇ ਉਹਨਾਂ ਨੇ ਹੁਣ ਪੂਰਾ ਹੀ change ਕਰਤਾ ਹਮ ਕਾਫੀ ਲੋਕ ਹੀ ਸਿਰਫ photo ਖਿੱਚਣ ਲਈ ਜਾਂਦੇ ਨੇ ਹਾਂ ਬਿਲਕੁਲ ਉਥੋਂ ਮਤਲਬ ਉਹਨਾਂ ਨੂੰ ਇਹ ਨਹੀਂ ਆ ਕੇ ਅਹ ਉੱਥੋਂ ਦੀਆਂ ਕੀ ਭਾਵਨਾਵਾਂ ਲੋਕਾਂ ਦੀ ਜੁੜੀਆਂ ਆ ਬਸ

ਤੇ ਇਸ ਕਰਕੇ ਲੋਕੋ ਹੁਣ ਨਾ ਸਰਕਾਰ ਨੇ ਕਾਫੀ ਜੋ ਉੱਥੋਂ ਦੇ ਦੇਖ ਰੇਖ ਵਾਲੇ ਵੀ ਆ ਉਹਨਾਂ ਸਭ ਨੇ totally change ਕਰਕੇ security ਲਗਾ ਦਿੱਤੀ ਆ ਕੇ ਤੁਸੀ ਨਾ ਤਾ ਉੱਪਰ ਚੜ ਸਕੇਗਾ ਨਾ ਉਹਦੇ ਅੰਦਰ ਕੋਈ ਜਾ ਸਕੇਗਾ।

ਬਣਾਈ ਆ ਕੇ boundary ਦੀ ਹੱਦ ਤੱਕ ਹੀ ਤੁਸੀ ਰੁਕੋਂਗੇ ਅੱਗੇ ਨਹੀਂ ਜਾਓਗੇ ਬਿਲਕੁਲ ਵੀ ਜੇ ਉਹਦੇ ਅੰਦਰ ਤੱਕ ਜਾਓਂਗੇ ਤਾਂ ਤੁਹਾਨੂੰ ਮਤਲਬ ਕੇ fine ਹੋਵੇਗਾ ਉਸ ਤੇ ਠੀਕ ਐ ਤੇ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੰਦੇ।

ਕਾਫੀ ਬਾਲੀਵੁੱਡ ਵੀ ਆਉਂਦੇ ਨੇ ਹਨਾਂ ਪੰਜਾਬ ਚ ਹਾਂਜੀ ਹਾਂਜੀ ਬਹੁਤ ਆਉਂਦੇ ਨੇ ਬਾਲੀਵੁੱਡ ਦੇ ਦਰਬਾਰ ਸਾਹਿਬ ਮੱਥਾ ਟੇਕਣ ਆਉਂਦੇ ਆ ਤਾਂ ਉੱਥੋਂ ਦੀ ਹੋਕੇ ਆਉਂਦੇ ਨੇ ਸਾਰੇ ਤੇ ਇੱਥੇ ਉਹ ਜਿਦਾਂ ਹੈਰੀਟੇਜ street ਹੈਗੀ ਆ ਹੁਣ ਸਭਤੋਂ ਜ਼ਿਆਦਾ famous ਆਪਣੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਹੈਰੀਟੇਜ street ਤੇ ਉੱਥੇ ਬੜੇ ਅਹ photos ਮਤਲਬ ਕਹਿਲੋ ਕਰਨ ਆਉਂਦੇ photoshoot ਆਉਂਦੇ ਨੇ ਕਰਨ ਤੇ ਹੁਣ videos ਵੀ ਬਹੁਤ recording ਹੁੰਦੀ ਆ ਹਾਂਜੀ ਹਾਂਜੀ songs ਵੀ ਤੇ ਨਾਲ movies

ਖਾਲ ਮੈਂ ਸੁਣਿਆ ਖਾਲਸਾ college ਹੈਗਾ ਉਧਰ ਵੀ ਬੜੀ ਮਤਲਬ shooting ਹੁੰਦੀ ਆ ਪੰਜਾਬੀ movies ਦੀ ਹਾਂਜੀ ਹਾਂਜੀ ਬਹੁਤ ਪੁਰਾਣਾ ਹੈ ਖਾਲਸਾ college ਬਹੁਤ ਜ਼ਿਆਦਾ ਪੁਰਾਣੀ ਹੈਗੀ

ਤੇ ਉਹ ਵੀ ਮਤਲਬ ਦਲਜੀਤ ਦੀ ਵੀ ਕਾਫੀ movie ਇੱਥੇ shoot ਹੋਈਆਂ ਨੇ ਹਾਂਜੀ ਹਾਂਜੀ ਅਮਰਿੰਦਰ ਗਿੱਲ ਦੀ ਵੀ ਇੱਕ movie ਮੈਂ ਦੇਖੀ ਸੀ ਸਭਤੋਂ ਜ਼ਿਆਦਾ famous ਆਗੀ ਤੇ ਓੱਥੋਂ ਦਾ ਭੰਗੜੇ ਦੇ ਨਾਲ related film ਉਹ ਵੀ ਖਾਲਸਾ college ਦਾ main famous ਭੰਗੜਾ ਉੱਥੋਂ ਦਾ ਲਿਆ ਸੀ ਉਹਨਾਂ ਨੇ ਹਾਂ ਉੱਥੋਂ ਦੇ student ਰਹਿ ਚੁੱਕੇ ਆ ਖੁਦ ਉਹ ਤਾਂ ਕਰਕੇ ਉਹਨਾਂ ਨੇ ਫੇਰ ਉੱਥੋਂ ਦੀ building ਨੂੰ ਹੀ choose ਕੀਤਾ ਤੇ ਕੇ ਉੱਥੇ ਹੀ ਪੂਰਾ ਜੋ ਉਹਨਾਂ ਨੇ ਆਪਣਾ college ਦੇ ਦਿਨ ਬਿਤਾਏ ਉਹ ਪੂਰਾ ਉੱਥੇ ਉਹ represent ਕਰਨਾ ਸੀ ਉਹਨਾਂ ਨੇ ਕਾਫੀ ਬਾਹਰ ਦੇ ਲੋਕੀ ਵੀ ਆਉਂਦੇ ਨੇ ਹਨਾਂ ਹਰਮਿੰਦਰ ਸਾਹਿਬ ਮਤਲਬ ਵੱਖਰੀ ਵੱਖਰੀ cast ਵੱਖਰੀ ਵੱਖਰੀ ਧਰਮ ਦੇ ਆਉਂਦੇ ਨੇ

ਤੇ ਫੇਰ ਤੁਸੀ ਦੇਖੋ ਕੇ ਇੱਕ ਵੀ ਦਿਨ ਖਾਲੀ ਨਹੀਂ ਤੁਹਾਨੂੰ ਪਰਿਕ੍ਰਮਾ ਮਿਲੇਗੀ ਹਜ਼ਾਰਾਂ ਹੀ ਗਿਣਤੀ ਹੁਣ ਇਹ lockdown ਚ ਵੀ ਆਪਾ ਚਲੋ ਆਪਾ ਘਰੇ ਬੈਠੇ ਸੀਗੇ ਪਰ ਦਰਬਾਰ ਸਾਹਿਬ ਇੱਕ ਸਿਰਫ ਦਰਬਾਰ ਸਾਹਿਬ ਸੀ ਜਿਹੜਾ ਖੁੱਲਿਆ

ਤੁਹਾਨੂੰ ਉੱਥੇ ਬਿਲਕੁਲ ਜਗ੍ਹਾ ਨਹੀਂ ਮਿਲੇਗੀ ਮੱਥਾ ਟੇਕਣ ਵਾਸਤੇ ਤੁਹਾਨੂੰ ਦੋ ਦੋ ਘੰਟੇ ਲਾਈਨਾਂ ਵਿੱਚ ਲੱਗਣਾ ਪੈਂਦਾ

ਤੇ ਜਿਹੜੇ ਮਤਲਬ ਹੁਣ ਇਧਰ ਸਾਡਾ ਪਿੰਡ ਆ ਉੱਥੇ ਵੀ ਉਹਨਾਂ ਨੇ ਇੱਕ ਪਿੰਡ ਦੀ look ਦੇ ਰੱਖੀ ਆ ਪੂਰੀ ਜਿੱਥੇ ਕੇ ਆਪਣੇ ਪੰਜਾਬੀ ਪਹਿਰਾਵਾ ਸੱਭਿਆਚਾਰ ਇਤਿਹਾਸ ਤੇ ਜੰਗਲੀ ਜੀਵ ਜਿਦਾਂ ਕੇ

ਤੇ ਉਹ ਤੁਹਾਨੂੰ ਦੇਖਣ ਨੂੰ ਮਿਲਜੇਗਾ ਬਹੁਤ ਵਧੀਆ ਤੇ ਤੁਸੀ ਮਤਲਬ ਕੀ ਉੱਥੇ ਸੁਬਾਹ ਤੋਂ ਜਾਕੇ ਜਾਂ ਸ਼ਾਮ ਦੇ ਦੁਪਹਿਰ ਤੋਂ ਜਾਕੇ ਤੁਸੀ ਉੱਥੇ ਵਧੀਆ ਘੁੰਮ ਫਿਰ ਸਕਦੇ ਹੋ, ਸ਼ਾਮ ਦੇ tme ਵਧੀਆ ਰੰਗ ਰੰਗਲਾ programme ਵੀ ਕੀਤਾ ਜਾਂਦਾ ਉੱਥੇ

ਜੋ local ਨੇ ਉੱਥੇ ਸ਼ਾਮ ਦੇ time mostly ਪਹੁੰਚਦੇ ਆ ਤੇ ਭੰਗੜੇ ਵਗੈਰਾ ਵਾਲੇ ਵੀ ਸ਼ਾਮ ਨੂੰ ਹੀ ਉੱਥੇ ਕਰਦੇ ਆ ਕਿਉਂਕਿ ਰਾਤ ਨੂੰ ਕਈ ਹੁੰਦੇ ਆ ਕੇ ਆਪਣੀ parties dinner arrange ਕਰਦੇ ਨੇ ਉੱਥੇ ਨਾ, ਹੁਣ ਇੱਕ ਉਹ ਜੋ ਹੈਗੀ ਆ ਮਤਲਬ ਹਵੇਲੀ, ਹਵੇਲੀ ਵੀ ਬਹੁਤ ਮਤਲਬ ਹਵੇਲੀ ਚ ਆਪਾਂ ਅਰਾਮ ਨਾਲ ਘੁੰਮ ਸਕਦੇ ਆ ਨਾ ਕੋਈ ਸਾਡੇ charges ਲੱਗਦੇ ਨੇ ਤੇ ਉਹਨਾਂ ਨੇ ਬਲਕਿ ticket ਰੱਖੀ ਹੋਈ ਐ ਤੇ ਜਿਹੜੀ ਅਹ ਹਵੇਲੀ ਆ ਜਿਹੜੀ ਦੂਜੀ ਹਵੇਲੀ ਪੰਜਾਬ ਦੀ

ਉਹਦੇ ਵਿੱਚ ਕੋਈ ਵੀ ਮਤਲਬ ticket ਨੀ ਕੁਛ ਨੀ ਬਸ ਇਹਦਾ ਹੀ ਅੰਦਰ ਜਾਕੇ ਅਰਾਮ ਨਾਲ ਆਪਾ ਹਰ ਚੀਜ ਵੇਖਕੇ ਆ ਸਕਦੇ ਆ ਹਮ ਹਮ ਹਮ ਬਿਲਕੁਲ ਬਿਲਕੁਲ ਤੇ ਤੁਸੀ ਆਪਣਾ ਖਾਣਾ ਖੁਦ ਦਾ ਵੀ ਲੈਕੇ ਜਾਣਾ ਤਾਂ ਚਾਹੋ ਤਾਂ ਤੁਸੀ ਖੁਦ ਦਾ ਵੀ ਲੈਕੇ ਜਾ

ਹਨਾਂ ਉਹ ਜਿਦਾਂ ਅੰਦਰ restaurant ਹੁੰਦੇ ਨੇ proper

ਉਹੀ ਮੱਕੀ ਦੀ ਰੋਟੀ ਸਰਸੋਂ ਦਾ ਸਾਗ ਤੇ ਸਾਗ ਕੁਲਚਾ ਵਗੈਰਾ ਹਾਂਜੀ ਪਰ ਇਹ ਆ ਕੇ ਉਹ ਇੱਕ ਹਵੇਲੀ ਪੰਜਾਬ ਦੇ ਲੋਕਾਂ ਚ ਏਕਤਾ ਬੜੀ ਹੈਗੀ ਆ

ਤੇ ਸਾਰੇ ਰਲ ਮਿਲ ਕੇ ਰਹਿੰਦੇ ਨੇ ਜਦੋ ਕਿਸੇ ਨੂੰ ਕੋਈ ਮਤਲਬ ਹੁਣ lockdown ਦਾ ਹੀ ਲਗਾ ਲਈਏ ਜਦੋ ਹੋਇਆ ਲੋਕ ਪੰਜਾਬੀਆਂ ਨੇ ਸਭਤੋਂ ਜ਼ਿਆਦਾ ਯੋਗਦਾਨ ਪਾਇਆ

ਚਾਹੇ ਕੰਮ ਦੀ ਗੱਲ ਹੋਵੇ ਤੇ ਸਭਤੋਂ ਪਹਿਲਾਂ ਪੰਜਾਬੀਆਂ ਦਾ ਨਾਮ ਹੀ ਆਇਆ ਕੇ ਇਹਨਾਂ ਨੂੰ ਬਹੁਤ ਸਭਤੋਂ ਵੱਡੀ ਗੱਲ ਏ ਆ ਕਿ ਆਪਣੇ ਗੁਰਦੁਆਰਾ ਸਾਹਿਬ ਹੈ ਨਾ ਜੋ ਚੌਵੀ ਘੰਟੇ ਲੰਗਰ ਚਲਦਾ ਐ ਤੇ ਲੰਗਰ ਚਲਦਾ ਏ ਇਹਨਾਂ ਕਰਕੇ ਹੀ ਸਾ ਬਹੁਤ ਮੈਂ ਇਹਦਾ ਸੁਣਿਆ hotel ਵੀ ਬਹੁਤ ਮਤਲਬ ਕੇ ਏਧਰ ਦੇ hotel ਵੀ ਬਹੁਤ ਮਤਲਬ ਇਹਨੇ ਜ਼ਿਆਦਾ charges ਨੀ ਹੈਗੇ ਕਾਫੀ ਹੈਗੇ ਨੇ

ਹਨਾਂ hotel ਤੇ charges ਵੀ ਠੀਕ ਐ

ਬਹੁਤ ਜ਼ਿਆਦਾ ਨੀ ਰੱਖੇ ਹੋਏ ਬੰਦਾ ਅਰਾਮ ਨਾਲ ਘੁੰਮ ਸਕਦਾ ਘੱਟ ਪੈਸਿਆਂ ਤੇ ਵੀ ਹਾਂਜੀ ਜਿਦਾਂ ਕੇ ਹੁਣ ਇਧਰ ਇੱਕ ਉਹ ਹੋਗੇ ਵਾਗਾ ਬਾਰਡਰ ਵੀ ਆਪਾ ਜਾ ਸਕਦੇ ਆ

ਉਧਰ ਤਾਂ ਹੁਣ ਬਹੁਤ ਸਾਰਾ ਹੀ Total change ਕਰਤਾ ਬਹੁਤ ਵਧੀਆ ਪਹਿਲਾ sitting plain ਨਹੀਂ ਸੀ ਉੱਥੇ ਹੁਣ sitting plain ਬਹੁਤ

ਤੇ sitting plain ਦੇ ਵਿੱਚ ਵੀ ਤੁਸੀ ਮਤਲਬ ਉਹ ਉਪਰ ਤੋਂ ਲੈਕੇ ਥੱਲੇ ਤੱਕ ਅਲੱਗ ਅਲੱਗ ਤਰਾਂ ਦੇ ਸਾਰੇ ਬੈਠ ਸਕਦੇ ਨੇ

ਉਹ ਉੱਪਰ ਤੋਂ ਉੱਪਰ ਬੈਠਦੇ ਨੇ ਗੇ ਬਹੁਤ VIP ਜਾਂ ਲੋਕਲ ਜੋ ਆਉਂਦੇ ਨੇ ਉਸਤੋਂ ਨੀਚੇ number two ਤੇ ਆ ਜਾਂਦੇ ਨੀ ਗੇ ਦੂਸਰੇ ਬੈਠਦੇ ਨੇ ਬੱਚਿਆਂ ਨੂੰ ਬਿਠਾਇਆ ਜਾਂਦਾ ਤੇ ਥਰਡ ਤੇ ਸਭਤੋਂ ਫਿੱਟ ਨੂੰ ਬਿਠਾਇਆ ਕਾਫੀ school ਦੇ students ਵੀ ਆਏ ਹੁੰਦੇ ਨੇ ਉਧਰ ਹਾਂ ਮੈਂ ਵੀ

youtube ਤੇ ਮੈਂ ਕਿਹਾ ਮੈਂ search ਕਰਦੀ ਆ ਤੇ ਮੈਂ ਵੀ ਹੋਕੇ ਆਵਾਂਗੀ ਹਾਂਜੀ ਹਾਂਜੀ ਤੇ ਉਹੀ ਆ ਐ ਤੇ ਆਪਾਂ ਵਧੀਆ ਐ ਮਤਲਬ ਅਗਰ ਬੱਚਿਆਂ ਨੂੰ ਵੀ ਕੁਛ ਅਹ ਉਧਰ ਸਿੱਖਣ ਨੂੰ ਕੁਛ ਮਿਲੇ ਉੱਥੇ ਲੈਕੇ ਜਾਓ ਇਹ ਨੀ ਕੇ ਕਿਤੇ

school ਦੇ ਵਿੱਚ ਵੀ ਉਹਨਾਂ ਨੂੰ ਕਿਹਾ ਜਾਂਦਾ ਅਗਰ ਤੁਸੀ ਤੁਹਾਡੇ holidays ਤੇ weekend ਆ ਤਾਂ ਤੁਸੀ ਅਹਿਜੀ ਜਗ੍ਹਾ ਤੇ ਜਾਓ ਜਿੱਥੇ ਤੁਸੀ ਦੂਸਰਿਆਂ ਨੂੰ ਵੀ ਕੁਛ ਸਿਖਾ ਸਕੋ ਅਗਰ ਤੁਸੀ explore ਕਰਕੇ

friends ਨੂੰ ਵੀ ਦੱਸ ਸਕੋ ਕੇ ਅਸੀਂ ਇੱਥੇ ਗਏ ਸੀ ਸਾਨੂੰ ਇਹ ਦੇਖਣ ਨੂੰ ਮਿਲਿਆ ਹਨਾਂ

ਮੈਂ ਸੁਣਿਆ ਦਰ ਜਿਹੜਾ ਦਰਬਾਰ ਸਾਹਿਬ ਗੁਰਦੁਆਰਾ ਆ ਉਹ ਵੀ ਪੂਰਾ ਮਤਲਬ ਸੋਨੇ ਨਾਲ ਢੱਕਦੇ ਆ ਉੱਪਰ ਹਨਾ ਬਿਲਕੁਲ ਸੋਨੇ ਦੀ ਇਮਾਰਤ ਆ ਪੂਰੀ ਤਦੀ ਤਾਂ ਓਹਨੂੰ golden temple ਕਿਹਾ ਜਾਂਦਾ ਐ ਨਾ golden